ਤੇ ਥੋੜ੍ਹਾ ਜਿਹਾ ਸਾਬਣ ਪਾ ਲੈਣਾ ਠੀਕ ਹੈ ਮਤਲਬ ਕਿ ਬਰਤਨ ਸਾਫ਼ ਕਰਨ ਵਾਲਾ ਜਿਹੜਾਂ ਸਾਬਣ ਹੁੰਦਾ ਹੈ ਉਹ ਪਾ ਲੈਣਾ ਤੇ ਥੋੜ੍ਹਾ ਜਿਹਾ solution ਜਿਹਾ ਆਉਂਦਾ ਹੈ ਹਨਾ solution ਹੁੰਦਾ ਉਹ ਪਾ ਕੇ ਨਾ steel ਦੇ ਬਰਤਨ ਸਾਫ਼ ਕਰਨੇ ਉਹਦੇ ਨਾਲ ਪਤਾ ਕੀ ਹੁੰਦਾ ਹੈ ਕਿ ਜਿਹੜੀ ਉੱਤੇ ਵਾਲ ਜਿਹੀ ਹੁੰਦੀ ਨੀ ਜੰਮੀ ਜਿਹੀ ਤੇ ਨਾਲ ਜਿਹੜੀ calcium ਹੁੰਦੀ ਹੈ ਤੇ ਉਹ ਜਿਹੜੀ ਮਤਲਬ ਕਿ ਉਹ ਇੱਕ ਦਮ ਮਤਲਬ ਕਿ ਹਟ ਜਾਂਦੀ ਹੈ ਬਾਅਦ ਚੋਂ ਨਾ sponge ਨਾਲ ਸਾਫ਼ ਕਰੋਂਗੇ ਨਾ ਤੇ ਜਿੱਦਾਂ ਮਤਲਬ ਕਿ ਇਹਨੂੰ ਨਾ steel ਜਿਹੜਾ steel bowl ਹੁੰਦਾ ਨੀ ਉਹ ਨੀ ਮਾਰਨਾ ਉਹਨੂੰ ਨਾ sponge ਨਾਲ ਸਾਫ਼ ਕਰਨਾ ਹੈ ਕਿਉਂਕਿ steel ਬੋਲ ਨਾਲ ਨਾ ਹਮੇਸ਼ਾ ਜਿਹੜੀ steel ਹੈ ਨਾ ਉਹਦੇ 'ਚ lines ਜਿਹੀਆਂ ਪੈ ਜਾਂਦੀਆਂ ਹੈ ਤੇ ਜਿਹਦੇ ਨਾਲ ਬਰਤਨ ਦੀ ਜਿਹੜੀ show ਹੁੰਦੀ ਹੈ ਉਹ ਖ਼ਰਾਬ ਹੋ ਜਾਂਦੀ ਹੈ ਸਾਰੀ

ਹਾਂਜੀ ਹਾਂਜੀ ਹਾਂ ਤੇ ਜਿੱਦਾਂ ਹੁਣ microwave oven ਹੁੰਦੇ ਆ microwave oven ਉਹਦੇ 'ਚ smell ਆਉਣਾ ਸ਼ੁਰੂ ਹੋ ਜਾਂਦੀ ਆ ਨਾ ਕਾਫ਼ੀ ਗੰਦੀ ਤੁਹਾਨੂੰ ਪਤਾ use ਕਰਨ ਨਾਲ ਤੇ ਉਹਨੂੰ ਗਰਮ ਪਾਣੀ ਲੈ ਕੇ ਥੋੜ੍ਹਾ ਜਿਹਾ ਹਨਾ ਤੇ ਕੀ ਕਹਿੰਦੇ ਆ ਉਹਦੇ ਵਿੱਚ ਨਿੰਬੂ ਪਾ ਲੈਣਾ ਥੋੜ੍ਹਾ ਜਿਹਾ ਤੇ ਉਹਨੂੰ ਚੰਗੀ ਤਰ੍ਹਾਂ ਮਤਲਬ ਕਿ ਨਿੰਬੂ ਨੂੰ ਕੱਟ ਕੇ ਨਾ ਉਹਨੂੰ ਨਿਚੌੜ ਕੇ ਥੋੜ੍ਹਾ ਜਿਹਾ ਤੇ ਉਹਨੂੰ ਚੰਗੀ ਤਰ੍ਹਾਂ ਉਹਦੇ ਪਾਣੀ ਨਾਲ ਮਿਲਾ ਕੇ ਨਾ ਤੇ ਉਹਨੂੰ ਸਾਫ਼ ਕਰਨਾ ਤੇ ਉਹਦੇ ਨਾਲ ਜਿਹੜੀ ਹੁੰਦੀ ਆ ਜਿਹੜੀ ਨਿੰਬੂ ਦੀ ਥੋੜ੍ਹੀ ਜਿਹੀ ਖ਼ੁਸਬੂ ਆਉਂਦੀ ਹੈ ਤੇ ਉਹਦਾ ਗੰਦਾਪਨ ਜਿਹੜਾ ਹੁੰਦਾ ਨਾ ਬਦਬੂਦਾਰ ਜਿਹੜਾ ਹੁੰਦਾ ਉਹ ਹਟ ਜਾਂਦੇ ਹੈ ਕੋਸ਼ਿਸ਼ ਕਰਨੀ ਕਿ ਨਿੰਬੂ ਤੇ ਚਲੋ ਪਾਉਣਾ ਪਰ ਕੋਸ਼ਿਸ਼ ਕਰਨੀ ਕਿ ਹਰਾ ਨਿੰਬੂ ਨੀ ਹੁੰਦਾ ਜਿਹੜਾ ਹਰਾ ਕਿ ਇੱਕ ਦਮ ਕੱਚਾ ਉਹ ਨਿੰਬੂ ਦਾ ਮਤਲਬ ਕਿ ਉਹਦਾ ਜ਼ਿਆਦਾ ਉਹ ਕਰਨਾ ਹੁਣ ਜਿਹੜੇ ਪਲਾਸ~ ਹਾਂ ਹੁਣ ਜਿੱਦਾਂ plastic ਦੇ ਡੱਬੇ ਹੁੰਦੇ ਆ ਤੇ ਉਹਨੂੰ ਤਾਂ ਆਪਾਂ ਗਰਮ ਪਾਣੀ 'ਚ ਪਾ ਨੀ ਨਾ ਸਕਦੇ।

ਹਾਂ ਹੁਣ ਜਿੱਦਾਂ ਮਤਲਬ ਕਿ ਜੇ ਆਪਾਂ ਗੱਲ ਕਰੀਏ ਨਾ ਕਿ plastic ਦੇ ਡੱਬੇ ਵਗ਼ੈਰਾ ਕਿੱਦਾਂ ਸਾਫ਼ ਕਰਨੇ ਇਹਨੂੰ ਵੀ ਗਰਮ ਪਾਣੀ ਕਰਨਾ ਪਰ ਗਰਮ ਪਾਣੀ ਜਦੋਂ ਠੰਢਾ ਹੋ ਜਾਏ ਜਦੋਂ ਗਰਮ ਪਾਣੀ ਠੰਢਾ ਹੋ ਜਾਏ ਉਹ 'ਚ ਗਰਮ ਪਾਣੀ ਪਾ ਦਓ ਉਹਦੇ ਨਾਲ ਸਾਫ਼ ਕਰ ਲਓ ਪਰ ਜੇ ਵੀ ਜੇ Smell ਆਉਂਦੀ ਪਈ ਹੈ ਡੱਬੇ ਚੋਂ ਹੋਰ ਹੀ ਤਰ੍ਹਾਂ ਦੀ ਤੇ ਉਹਦੇ ਵਾਸਤੇ ਇੱਕ ਆਉਂਦਾ ਹੈ liquid chlorine bleach ਉਹਦਾ ਉਹਦਾ ਇਸਤੇਮਾਲ ਕਰ ਸਕਦੇ ਹਾਂ ਆਪਾਂ ਉਹਨੂੰ ਮਤਲਬ ਕਿ ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾ ਕੇ ਨਾ ਗਰਮ ਜਦੋਂ ਠੰਢਾ ਪਾਣੀ ਹੋ ਜਾਏਗਾ ਮਿਲਾ ਕੇ ਡੱਬਾ ਬੰਦ ਕਰ~ ਡੱਬਾ 'ਚ ਪਾਣੀ ਪਾ ਕੇ ਨਾ ਉਹ ਵਾਲਾ ਢੱਕਣ ਬੰਦ ਕਰ ਦੇਣਾ ਥੋੜ੍ਹੀ ਦੇਰ ਦਸ ਤੋਂ ਪੰਦਰਾਂ ਮਿੰਟ dip ਡੱਬੇ 'ਚ ਰਹਿਣ ਦੇਣਾ ਪਾਣੀ ਨੂੰ ਫਿਰ ਉਹਨੂੰ ਨਾ ਸਾਫ਼ ਕਰ ਲੈਣਾ ਉਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਹਮ ਹਾਂ ਜ਼ਰੂਰ ਯਾਰ ਤੈਨੂੰ ਪਤਾ ਤੇ ਹੈ ਯਾਰ ਸਫ਼ਾਈ ਕਿੰਨੀ ਆਂ ਤੁਹਾਨੂੰ ਮਤਲਬ ਕਿ ਜਿਹੜੀ ਜਿਹੜੀ ਹਫ਼ਤੇ ਬਾਅਦ ਸਫ਼~ ਹਾਂ ਹਾਂ ਯਾਰ ਮੇਰੀ ਗੱਲ ਸੁਣ ਯਾਰ ਉਹ ਹੁੰਦੀ ਆ ਨਾ ਕੀ ਕਹਿੰਦੇ ਆ ਉਹਨੂੰ ਲਾਲ ਦਵਾਈ ਸੁਣੀ ਹੋਣੀ ਆਂ ਕੁੱਝ red ਜਿਹੇ colour ਦੀ ਦਵਾਈ ਹੁੰਦੀ ਆ ਲਾਲ ਦਵਾਈ ਉਹਦਾ ਜ਼ਿਆਦਾ ਮਤਲਬ ਕਿ ਇਸਤੇਮਾਲ ਕਰਨਾ ਉਹਦੇ ਨਾਲ ਮੱਖੀਆਂ ਥੋੜ੍ਹੀਆਂ ਜਿਹੀਆਂ ਘੱਟ ਆਉਂਦੀਆਂ ਹੈ। ਹਾਂ ਹਾਂ ਉਹਦੇ ਵਿੱਚ ਮਤਲਬ ਕਿ ਉਹ ਕਰ ਸਕਦੇ ਹਾਂ ਆਪਾਂ ਪਾਣੀ ਵਿੱਚ phenyl ਪਾ ਕੇ ਥੋੜ੍ਹੀ ਜਿਹੀ ਲਾਲ ਦਵਾਈ ਪਾ ਕੇ ਆਪਾਂ ਨਾ ਇਸਤੇਮਾਲ ਕਰ ਸਕਦੇ ਹਾਂ

ਤੇ ਜਿਸ ਤਰ੍ਹਾਂ ਹੁਣ ਇਹ ਹੈ ਕਿ ਸਾਨੂੰ ਮਤਲਬ ਕਿ ਹਫ਼ਤੇ ਹਫ਼ਤੇ ਬਾਅਦ ਪੰਦਰਾਂ ਪੰਦਰਾਂ ਦਿਨ ਬਾਅਦ ਜਿਹੜੀ ਝਾੜ ਆਉਂਦਾ ਜਿਹੜੀ ਸਫ਼~ ਹਨਾ ਕਿ ਜਿੰਨਾ ਵੀ ਕੰਮ ਹੈ ਜਿੱਦਾਂ spider webs ਲੱਗ ਜਾਂਦੇ ਹੈ ਹਨਾ ਉਹਨਾਂ ਨੂੰ ਵੀ ਇੱਕ ਦਮ ਸਾਫ਼ ਕਰ ਲੈਣਾ ਚਾਹੀਦਾ ਹੈ। ਹਮ ਹਾਂ ਹਮ

ਹੁਣ ਜਿੱਦਾਂ fridge ਵਗ਼ੈਰਾ ਹੈ fridge ਵਗ਼ੈਰਾ ਨੂੰ ਵੀ ਨਾਲ ਨਾਲ ਹੀ ਹਨਾ ਸਾਫ਼ ਕਰ ਲੈਣਾ ਚਾਹੀਦਾ ਹੈ ਕਿਉਂਕਿ fridge ਵਿੱਚ ਕਦੇ ਆਪਾਂ fruits ਵਗ਼ੈਰਾ ਰੱਖਦੇ ਹਾਂ ਨਾ ਸਬਜ਼ੀਆਂ ਰੱਖਦੇ ਹਾਂ ਤੇ ਬਾਅਦ ਦੇ ਵਿੱਚ ਨਾ ਉਹੀ smell ਹੈ ਨਾ ਜਿਹੜੀ ਉਹ ਬੜੀ ਗੰਦੇ ਜਿਹੇ ਤਰੀਕੇ ਨਾਲ ਬਾਅਦ ਵਿੱਚ ਆਉਂਦੀ ਹੈ।

ਹਮ ਪੂਰਾ ਦਿਨ ਬੀਤ ਜਾਂਦਾ ਪਰ ਸਫ਼ਾਈ ਹੈ ਨਾ ਜਿਹੜੀ ਉਹ ਖ਼ਤਮ ਨੀ ਹੁੰਦੀ ਹੈ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਹਾਂ, ਕੋਈ ਨਾ ਕੋਈ ਕੰਮ ਰਹਿ ਸਾਰਾ ਦਿਨ ਤੇ ਨਹੀਂ ਯਾਰ ਪਤਾ ਕੀ ਹੈ ਇਹੀ ਤਾਂ ਪੰਗਾ ਮੈਂ ਪਤਾ ਕੀ ਕਰਦੀ ਹਾਂ ਮੈਂ ਨਾ ਉਹ ਕਰ ਲੈਂਦੀ ਹਾਂ ਮਤਲਬ ਕਿ ਰੋਜ਼ ਰੋਜ਼ ਸਫ਼ਾਈ ਕਰ ਲੈਂਦੀ ਹੁੰਦੀ ਹਾਂ ਥੋੜ੍ਹੀ ਥੋੜ੍ਹੀ ਤੇ ਜਿਹਦੀ ਵਜ੍ਹਾ ਨਾਲ ਨਾ ਜ਼ਿਆਦਾ ਉਹ ਨਾ ਹੋਏ। ਕਿ ਜ਼ਿਆਦਾ ਮੁਸ਼ਕਲ ਨਾ ਹੋਏ ਤੈਨੂੰ ਪਤਾ ਕਿ ਕਿਸੇ time ਤੁਹਾਨੂੰ ਪਤਾ ਮੈਂ ਹੁਣ institute ਵੀ ਜਾਂਦੀ ਹਾਂ ਤੇ daily daily ਇੰਨੀ ਖ~ ਮਤਲਬ ਕਿ ਹਫ਼ਤੇ ਬਾਅਦ ਚੰਗੀ ਤਰ੍ਹਾਂ ਜਦੋਂ ਛੁੱਟੀ ਹੁੰਦੀ ਆ ਤੇ ਚੰਗੀ ਤਰ੍ਹਾਂ ਸਫ਼ਾਈ ਕਰ ਲਓ ਉਹਦੀ ਵਜ੍ਹਾ ਨਾਲ ਕੋਈ problem ਨੀ ਆਉਂਦੀ, ਪਿੱਛੋਂ ਕੋਈ ਘਰ ਆ ਵੀ ਜਾਏ ਨਾ ਤੇ

ਹਮ ਹਾਂ ਉਹ ਤੇ ਹੈ ਹਮ ਯਾਰ ਇਕੱਲੀ ਸਾਨੂੰ ਨੀ ਯਾਰ ਦੇਖ ਅਸੀਂ ਸੋਚਾਂਗੇ ਮੈਂ ਇਕੱਲੀ ਹਾਂ ਤੇ ਇਕੱਲੀ ਹੀ ਸਫ਼ਾਈ ਵੱਲ ਧਿਆਨ ਦੇਵਾਂਗੀ ਸਾਰੇ ਘਰਦਿਆਂ ਦਾ ਮੈਂਬਰਾਂ ਦਾ ਹੱਕ ਹੁੰਦਾ ਹੈ ਕਿ ਕਿਸ ਤਰ੍ਹਾਂ ਸਫ਼ਾਈ ਕਰਨੀ ਹੈ ਤੇ ਕਿਸ ਤਰ੍ਹਾਂ ਨਹੀਂ ਹੁਣ ਜੇ ਇਹ ਹੈਗਾ ਕਿ ਸਾਰੇ ਗੰਦ ਪਾਉਣ ਵਾਲੇ ਇੱਕ ਜਾਣਾ ਸਾਫ਼ ਕਰਨ ਵਾਲਾ ਹੋਏ ਤਾਂ ਵੀ ਨੀ ਹੋ ਸਕਦਾ

ਹੁਣ ਜਿੱਦਾਂ ਆਪਾਂ ਕਰਦੇ ਹਾਂ ਕਿ ਕੋਈ ਸੁੱਟਦਾ ਛਿਲਕੇ ਵਗ਼ੈਰਾ ਸੁੱਟ ਜਾਏਗਾ ਕਿਤੇ ਫਿਰ ਪੈਕਟ ਵਗ਼ੈਰਾ ਸੁੱਟ ਜਾਏਗਾ ਸਾਨੂੰ ਬਸ ਇਹੀ ਘਰ 'ਚ ਇਹੀ ਬਣਾ ਕੇ ਰੱਖਣਾ ਪੈਂਦਾ ਹੈ ਕਿ ਸਾ~ ਕਿ ਘਰ 'ਚ ਏਦਾਂ ਦਾ system ਬਣਾ ਕੇ ਰੱਖੋ ਕਿ ਜਿਹੜਾ ਵੀ ਚੀਜ਼ ਖਾਏ ਕੁੱਝ ਵੀ ਖਾਏ dustbin 'ਚ ਹੀ ਸੁੱਟੇ ਨਾ ਕਿ ਇੱਧਰ ਉੱਧਰ ਸੁੱਟੇ ਹਮ ਬਰਾਂਡੇ ਵਾਸਤੇ ਬੰਦਾ ਅਲੱਗ ਲਗਾ ਲਏ room ਵਾਸਤੇ ਬੰਦਾ ਛੋਟੇ ਛੋਟੇ ਅੱਜ ਕੱਲ੍ਹ ਚੱਲੇ ਆ ਬੜੇ ਤਰ੍ਹਾਂ ਦੇ dustbins ਹੈ dustbin ਹਮੇਸ਼ਾ ਬੰਦ ਹੀ ਰੱਖਣੇ ਚਾਹੀਦੇ ਹੈ ਢੱਕਣ ਵਾਲੇ ਹੋਣੇ ਚਾਹੀਦੇ ਹੈ ਖੁੱਲੇ ਨੀ ਹੋਣੇ ਚਾਹੀਦੇ, ਹਮ ਅੱਜ ਕੱਲ੍ਹ ਨਾਲੇ ਵੈਸੇ ਵੀ ਬਹੁਤ ਗਰਮੀ ਹੈ ਜਿੱਦਾਂ ਦੇ ਮੱਛਰ ਬਿਮਾਰੀਆਂ ਬਹੁਤ ਲੱਗ ਰਹੀਆਂ ਮੱਛਰਾਂ ਤੋਂ

ਹਮ ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ ਹਨਾ ਜਦੋਂ ਝਾੜਨ ਦੀ ਵਾਰੀ ਆਉਂਦੀ ਹੈ ਸਾਨੂੰ ਜਿਹੜਾ main furniture ਆ ਉਹਨਾਂ ਨੂੰ ਹਮੇਸ਼ਾ ਢੱਕ ਲੈਣਾ ਚਾਹੀਦਾ ਨਾਲੇ ਵੈਸੇ ਵੀ ਨਾ ਹੁਣ ਜਿੱਦਾਂ ਅਸੀਂ ਕੋਈ ਵੀ ਚੀਜ਼ ਲੈਂਦੇ ਹਾਂ ਨਾ

ਯਾਰ ਅੱਜ ਕੱਲ੍ਹ ਮਤਲਬ ਕਿ ਉਹ ਜਿਹੜੀ spray ਚੱਲੀ ਯਾਰ ਮੈਨੂੰ ਉਹਦਾ ਨਾਮ ਨੀ ਯਾਦ ਤੇ ਉਹਦਾ ਉਹ spray ਆ ਜਿਹੜੀ ਉਹਦਾ ਇਸਤੇਮਾਲ ਕਰਨਾ ਚਾਹੀਦਾ ਤੇ ਨਾਲੇ ਉਹਨੂੰ ਵੀ sponge ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਸੋਫ਼ੇ ਵਾਸਤੇ ਵੀ sponge ਦਾ use ਕਰ ਲੈਣਾ ਚਾਹੀਦਾ ਹੈ

ਹਮ ਯਾਰ curtain ਨੂੰ ਵੀ ਜ਼ਿਆਦਾ ਦਿਨ ਨਹੀਂ ਰੱਖਣਾ ਚਾਹੀਦਾ ਹਫ਼ਤੇ ਬਾਅਦ ਹਫ਼ਤੇ ਬਾਅਦ change ਕਰਨਾ ਚਾਹੀਦਾ ਹਫ਼ਤੇ ਬਾਅਦ ਧੌਣੇ ਚਾਹੀਦੇ ਹੈ ਹਮ ਹਾਂ ਹਾਂ ਮੈਂ ਨਹੀਂ daily ਤੈਨੂੰ ਪਤਾ daily ਇੰਨਾ ਕੁੱਝ ਨੀ ਹੋ ਸਕਦਾ ਹਫ਼ਤੇ ਬਾਅਦ ਮੈਂ ਕਰਦੀ ਰਹਿੰਦੀ ਹਾਂ ਕਿਸੇ time ਕਿਤੇ emergency ਹੋਏ ਨਹੀਂ ਹੋਏ ਫਿਰ ਦਸ ਬਾਰਾਂ ਦਿਨ ਹੋ ਜਾਂਦੇ ਹੈ but ਜਿਹੜੇ curtain ਵਗ਼ੈਰਾ ਮੈਂ ਹਫ਼ਤੇ ਬਾਅਦ ਸਾਫ਼ ਕਰਦੀ ਹਾਂ ਪਰ ਬਾ~ ਅਹ bathroom ਤੇ ਜਿਹੜੇ kitchen ਹੈ ਉਹ ਉਹ ਤੇ daily ਸਾਫ਼ ਕਰਨਾ ਉਹ ਤਾਂ ਤੈਨੂੰ ਪਤਾ ਹੈ ਕੁੱਝ ਨੀ ਯਾਰ ਮੈਂ ਤੇ free ਬੈਠੀ ਸੀ ਬਸ ਮੈਂ ਕਿਹਾ ਫਿਰ phone ਹੀ ਕਰ ਲਵਾਂ ਰਿੱਧੀ ਨੂੰ ਹਮ ਹਮ ਹਾਂ ਵਧੀਆ ਲੱਗਦਾ ਘਰ ਯਾਰ ਘਰ ਵੀ ਕਿੱਥੇ ਸਾਰਾ ਦਿਨ ਯਾਰ ਇਹੀ time ਹੀ ਨੀ ਮਿਲਦਾ ਠੀਕ ਅਹ ਜੇ ਤੂੰ ਕਹੇ ਕਿਸੇ time ਆਹ ਕਰਾਂ ਇਹ ਸੋਚ ਲਈਦਾ ਹੈ ਯਾਰ ਅੱਜ ਕੱਪੜੇ ਦਾ ਕੰਮ ਹੈ free ਹੈ ਇਹ ਕੱਢ ਲਈਏ ਕੱਪੜੇ ਧੌ ਲਈਏ ਠੀਕ ਹੈ ਯਾਰ ਇਹਦਾ ਕੰਮ ਆ ਥੋੜ੍ਹਾ ਜਿਹਾ ਇਹ ਦੇਖ ਲਈਏ ਇਹ ਦੇਖ ਲਈਏ ਘਰ ਦੀਆਂ ਸਫ਼ਾਈਆਂ 'ਚ ਸਾਰਾ ਦਿਨ ਲੰਘ ਜਾਂਦਾ ਹੈ

ਹਮ ਹਾਂ ਹਾਂ ਯਾਰ ਹਮ ਯਾਰ ਇਸ ਤਰ੍ਹਾਂ ਹੀ ਆ ਨਾ ਪਤਾ ਕੀ ਯਾਰ ਜਿਹੜੀ ਆਪਾਂ ਇਹ ਨੀ ਕਹਿੰਦੇ ਹੈ ਕਿ normally ਯਾਰ ਜਿੰਨਾ ਮਰਜ਼ੀ ਆਪਾਂ ਘਰ ਨੂੰ clean ਰੱਖੀਏ ਤੇ ਜਾਲੇ ਤੇ ਲੱਗ, ਹੁਣ ਉਹ ਸਾਡੇ ਤੇ depend ਆ ਕਿ ਆਪਾਂ ਜਾਲਿਆਂ ਨੂੰ ਸਾਫ਼ ਕਰਨਾ ਉਹ ਤੇ ਸਾਡੀ ਜ਼ਿੰਮੇਦਾਰੀ ਹੈ ਨਾ ਕਿਉਂਕਿ ਜਿਹੜੇ ਜੋ ਜਾਲੇ ਭਾਵੇਂ ਜਿੰਨਾ ਮਰਜ਼ੀ ਸਾਫ਼ ਕਰੋ ਜਾਲੇ ਵਗ਼ੈਰਾ ਤੇ ਯਾਰ ਇਹ ਤੇ ਹੋਣਾ ਹੀ ਹੋਣਾ ਠੀਕ ਹੈ ਤੇ ਉਹਨੂੰ ਕਿਸ ਤਰ੍ਹਾਂ maintain ਰੱਖਣਾ ਇਹ ਸਾਡੇ ਤੇ depend ਹੈ ਚਾਹੇ ਹਫ਼ਤੇ ਬਾਅਦ ਚਾਹੇ ਦਸ ਦਿਨਾਂ ਬਾਅਦ ਜਿੱਦਾਂ ਦੀ ਆਪਾਂ ਆਦਤ ਪਾ ਲਵਾਂਗੇ ਉਸ ਤਰ੍ਹਾਂ ਦੀ ਆਦਤ ਪੈਣੀ ਹੈ

ਮੇਰੀ ਗੱਲ ਸੁਣ ਜਿਸ ਤਰ੍ਹਾਂ ਚਾਰ ਘਰ ਹੈ ਇੱਕ ਗਲੀ ਵਿੱਚ ਤੇ ਚਾਹੇ ਗੰਦ ਇੱਕ ਨੇ ਪਾਇਆ ਪਰ ਸਾਰਿਆਂ ਨੇ ਇਹੀ ਕਹਿਣਾ ਯਾਰ ਇਹ ਗਲੀ ਦੇ ਲੋਕੀ ਪਤਾ ਨੀ ਕਿੱਦਾਂ ਦੇ ਆ ਇਹ ਗਲੀ ਦੇ ਲੋਕੀ ਪਤਾ ਨੀ ਲੋਕੀ ਪਤਾ ਨੀ ਕਿਉਂ ਨੀ ਸੋਚਦੇ ਜੇ ਚਾਰ ਘਰ ਹੈ ਜੇ ਆਪਣੇ ਦਰਵਾਜ਼ੇ ਅੱਗੋਂ ਪਾਣੀ ਰੋੜੇ ਥੋੜ੍ਹਾ ਜਿਹਾ ਹੋਰ ਰੋੜ ਦਏ। ਅਗਲੇ ਦੇ ਵੀ ਤੇਰੇ ਵਿੱਚ ਕੀ ਹੋ ਜਾਣਾ ਕੁੱਝ ਵੀ ਨੀ ਹੋ ਜਾਣਾ। ਹਾਂਜੀ ਪਰ ਨਹੀਂ ਇਹ ਸਾਰਿਆਂ ਨਾਲੋਂ ਵੱਡੀ ਮੂਰਖਤਾ ਹੈ ਤੁਹਾਨੂੰ ਇਹ ਤਾਂ ਹੀ ਨਾ ਇਹ ਇਹ ਪਤਾ ਕੀ ਹੁੰਦੀ ਹੈ ਇਹ ਕੋਈ ਉਹ ਨੀ ਹੁੰਦਾ ਇਹ ਨਾ ego ਹੁੰਦੀ ਹੈ ਇੱਕ ਕਿ ਅਸੀਂ ਉਹਨਾਂ ਦੇ ਦਰਵਾਜ਼ੇ ਅੱਗੋਂ ਸਾਫ਼ ਨੀ ਕਰਨਾ ਇਹ ਕਿਸੇ ਦੇ ਦਰਵਾਜ਼ੇ ਨੂੰ ਥੋੜ੍ਹਾ ਸਾਫ਼ ਕਰਨਾ ਅਸੀਂ ਜਿੱਥੇ ਰਹਿੰਦੇ ਹਾਂ ਉਹ ਗਲੀ ਸਾਫ਼ ਕਰਨੀ ਹੈ ਅਗਲੇ ਕਿਸੇ ਕਿਸੇ ਦੇ ਵੀ ਦਰਵਾਜ਼ੇ ਦੇ ਬਾਹਰ ਕੂੜਾ ਲਗਾ ਦਓ ਸਮਝੋ ਠੀਕ ਹੈ ਤੇ ਮੱਛਰ ਬਣੇਗਾ ਤੇ ਕੀ ਗੱਲ ਸਾਡੇ ਬੱਚਿਆਂ ਨੇ ਨੀ ਖੇਡਣਾ ਕਿ ਅਸੀਂ ਨੀ ਬਾਹਰ ਜਾਣਾ ਉਹ ਜਿੰਨਾ ਵੀ ਜਿਹੜੇ ਮੱਛਰ ਹੈ ਕੋਈ ਵੀ bacteria ਉਹ ਸਾਡੇ ਨਾਲ ਨੀ ਆਉਣਾ ਸਾਡੇ ਪੈਰਾਂ ਨਾਲ ਨੀ ਆਉਣਾ। ਠੀਕ ਹੈ ਸਾਨੂੰ ਇਹ ਨੀ ਸੋਚਣਾ ਕਿ ਗਲੀ 'ਚ ਜਿੱਦਾਂ ਵੀ ਹੈ ਕੋਈ ਜੇ ਜੇ ਗਲੀ ਸਮਝੋ ਗੰਦੀ ਹੈ ਤੇ ਅਸੀਂ ਬਿਮਾਰ ਹਾਂ ਜਾਂ ਉਹ ਨਹੀਂ ਕਿ ਜਿੰਨਾਂ ਨੇ ਸਾਫ਼ ਨੀ ਕੀਤੇ ਦਾ ਤੇ ਉਹ ਵੀ ਬਿਮਾਰ ਨੀ ਠੀਕ ਹੈ ਤੇ ਮਤਲਬ ਕਿ ਬਾਹਰ ਸਫ਼ਾਈ ਨੀ ਹੈ ਯਾਰ ਤੇ ਸ਼ਹਿਰ ਹੀ ਨੀ ਸਾਫ਼ ਹੋਏਗਾ ਜੇ ਗਲੀਆਂ ਨੀ ਸਾਫ਼ ਹੋਏਗੀ ਤੇ ਆਪਾਂ ਸਹੀ ਕਿੱਦਾਂ ਰਹਾਂਗੇ ਸਫ਼ਾਈ ਦਾ ਤੇ main motive ਇਹ ਹੀ ਹੈ ਨਾ ਕਿ ਅਸੀਂ ਬ~ ਬੇਚਾਰੀਆਂ ਤੋਂ ਬ~ ਅਹ ਬਿਮਾਰੀਆਂ ਤੋਂ ਬਚਾਅ ਵਾਸਤੇ ਠੀਕ ਹੈ ਤੇ ਫਿਰ ਇਸ ਤਰ੍ਹਾਂ ਤੇ ਯਾਰ ਕੋਈ ਵੀ ਸਫ਼ਾਈ ਨਹੀਂ ਕਰੇਗਾ ਜੇ ਇਹੀ ਕੁਛ ਸੋਚਦਾ ਰਹੇਗਾ ਹੁਣ ਜਿਹੜੇ ਕਰ ਸਫ਼ਾਈ ਕਰਨ ਵਾਲੇ ਆਉਂਦੇ ਹੈ ਤੇ ਉਹ ਵੀ ਕਹਿਣਗੇ ਵੀ ਇਹ ਘਰ ਮੈਂ ਤਾਂ ਇਹਨਾਂ ਨੂੰ ਬੁਲਾਉਂਦਾ ਹੀ ਨੀ ਮੇਰੀ ਜਾਣਕਾਰ ਹੀ ਨੀ ਯਾਰ ਮੈਨੂੰ ਪੈਸੇ ਨੀ ਦਿੰਦੇ ਕਿਉਂਕਿ ਉਹਨਾਂ ਨੂੰ ਪਿੱਛੋਂ ਪੈਸੇ ਆਉਣੇ ਹੈ ਤੇ ਉਹਨਾਂ ਨੇ ਹਰ ਹਰ ਇੱਕ ਦੀ ਸਫ਼ਾਈ ਕਰਨੀ ਉਹਨਾਂ ਨੇ ਇਹ ਥੋੜ੍ਹਾ ਦੇਖਣਾ ਹੈ ਕਿ ਇਹ ਮੈਨੂੰ ਪਾਣੀ ਨੀ ਪੁੱਛ ਰਿਹਾ ਜਾਂ ਮੈਨੂੰ ਕੋਈ ਚੀਜ਼ ਨਹੀ ਪੁੱਛ ਰਿਹਾ। ਤੇ ਮੈਂ ਇਹਦੇ ਜੀ ਬੂਹੇ ਅੱਗੇ ਝਾੜੂ ਨੀ ਮਾਰਕੇ ਜਾਣਾ ਜਿਹੜਾ ਆਉਂਦਾ ਉਹ ਹਰ ਇੱਕ ਦੇ ਗਲੀ ਅੱਗੇ ਝਾੜੂ ਮਾਰਕੇ ਜਾਂਦਾ ਹੈ ਜਾਂ ਜਿਹੜੇ ਕੂੜੇ ਵਾਲੇ ਲੱਗੇ ਨੇ ਕਰਮਚਾਰੀ ਉਹ ਕੀ ਗੱਲ ਸਾਰਿਆਂ ਦਾ ਕੂੜਾ ਨੀ ਲੈ ਕੇ ਜਾਂਦੇ ਉਹ ਦੇਖਦੇ ਆ ਕੋਈ ਕਿ ਇਹ ਉਹਦਾ ਘਰ ਹੈ ਜਾਂ ਇਹ ਉਹ ਹੈ ਛੋਟੇ ਲੋਕ ਹੈ ਜਾਂ ਵੱਡੇ ਲੋਕ ਹੈ ਉਹ ਵੀ ਤੇ ਕਰਦੇ ਹੈ ਹਨਾ ਲੈ ਕੇ ਜਾਂਦੇ ਹੀ ਹੈ ਹਮ ਹਾਂ ਹਾਂ ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ ਸਾਨੂੰ ਹਮੇਸ਼ਾ ਨਾ ਜਿਹੜੀ ਸਫ਼ਾਈ ਵਿੱਚ ਨਾ partition ਕਰ ਲੈਣੀ ਚਾਹੀਦੀ ਹੈ ਕਿਸੇ time ਆਪਾਂ ਹੀ confuse ਹੁੰਦੇ ਹਾਂ ਕਿ ਯਾਰ ਇਹ ਕੰਮ ਕਦੋਂ ਕਰੀਏ ਸਾਨੂੰ ਖੁੱਦ ਦੇ ਮਤਲਬ ਕਿ ਆਪਣੇ ਦਿਮਾਗ 'ਚ partition ਕਰ ਲੈਣੀ ਚਾਹੀਦੀ ਹੈ ਵੀ ਜਿਹੜਾ bathroom ਦਾ ਕੰਮ ਹੈ ਇੰਨੇ ਦਿਨ ਠੀਕ ਹੈ ਇੰਨੇ time ਜੇ ਵੋਹ ਹਨਾ ਤੇ curtain ਦਾ ਇਹ ਇੰਨੇ ਦਿਨ ਇੰਨੇ time ਸਾਨੂੰ ਖੁੱਦ ਵਿੱਚ partition ਕਰ ਲੈਣੀਆਂ ਚਾਹੀਦੀਆਂ ਆਪਣੇ ਦਿਮਾਗ ਦੇ according ਹੀ ਤੇ ਸਾਨੂੰ ਖੁੱਦ ਈਜੀ ਹੋ ਜਾਏ ਆਪਾਂ confuse ਨਾ ਹੋਈਏ ਸਾਨੂੰ ਪਤਾ ਲੱਗੇ ਹਫ਼ਤੇ ਬਾਅਦ ਕਰਨਾ ਵੀ ਹਫ਼ਤੇ ਬਾਅਦ ਇਹੀ time ਤੇ ਇਹੀ ਕੰਮ ਕਰਨਾ ਹੈ ਕਿਸੇ time ਆਪਾਂ ਬੋਝ 'ਚ ਆ ਜਾਨੇ ਯਾਰ ਕਿੱਥੋਂ ਸ਼ੁਰੂ ਕਰੀਏ ਕਿੱਥੇ end ਕਰੀਏ ਕਿਉਂਕਿ ਕੰਮ ਹੀ ਇੰਨਾ ਪਾ ਲੈਂਦੇ ਹਾਂ। ਤੇ ਜਦੋਂ ਆਪਾਂ ਇਹੀ time fix ਕੀਤਾ ਸਾਨੂੰ ਬਿਲਕੁਲ ਵੀ tension ਨੀ ਹੋਣੀ ਆਪਾਂ ਉਹੀ ਤਰੀਕੇ ਨਾਲ ਕੰਮ ਕਰਨਾ ਤੇ ਸਾਡੀ routine ਵੀ ਬਹੁਤ ਵਧੀਆ ਹੋਣੀ ਹੈ ਹਮ

ਹਮੇਸ਼ਾ ਥੱਲੇ ਦੀ ਇਹ ਉੱਚੇ ਮਤਲਬ ਕਿ ਜਿਹਨੂੰ ਕਹਿੰਦੇ ਹਾਂ space ਜ਼ਿਆਦਾ ਕਿ ਜਿਹਦੇ ਥੱਲੋਂ ਝਾੜੂ ਵੀ ਨਿਕਲ ਜਾਏ ਆਰਾਮ ਨਾਲ ਚੀਜ਼ਾਂ ਇਸ ਤਰ੍ਹਾਂ ਦੀਆਂ ਬਣਾਓ ਕਿ ਜਿਹੜੀ ਜਿਸ ਤਰ੍ਹਾਂ ਜੇ room ਛੋਟਾ ਹੈ ਤਾਂ ਸਾਨੂੰ ਉਹਦੇ according ਹੀ ਚੀਜ਼ਾਂ ਲਗਾਉਣੀ ਸਮਾਨ ਲਗਾਉਣਾ ਤੇ ਇਹ ਨੀ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿੰਨ੍ਹੀਆਂ ਚੀਜ਼ਾਂ ਚੱਲੀਆਂ setting ਵਾਸਤੇ ਵੀ ਠੀਕ ਹੈ ਜੇ room ਛੋਟਾ ਜਿਹਾ ਅਲਮੀਰਾ ਨਹੀਂ ਹੈ box ਵੱਡ ਲਓ ਅਲਮੀਰਾ ਹੈ ਨਾ ਤੇ ਕੋਈ ਲੋਕ ਅਲਮੀਰਾ ਲੈ ਲਈਏ ਇੱਕ ਤਾਂ ਥੱਲੋਂ ਦੀ ਉਹ ਲੈਣਗੇ ਉੱਚੀਆਂ ਵੀ ਨੀ ਹੋਣਗੀਆਂ ਥੱਲੋਂ ਦੀ ਕੂੜਾ ਇੰਨਾ ਹੋਏਗਾ ਤੇ ਫਿਰ ਉੱਥੇ ਚੂਹੇ ਹੀ ਆਉਣੇ ਆਂ ਉੱਥੇ ਕੋਕਰੋਚ ਆਉਣੇ ਹੈ ਜੇ space ਹੀ ਨੀ ਮਿਲੇਗੀ ਚੂਹੇ ਨੇ ਰੁਕਣਾ ਕਿੱਥੇ ਹੈ ਠੀਕ ਹੈ ਥੋੜ੍ਹਾ ਜਿਹਾ ਸਮਾਨ ਉਸ ਤਰ੍ਹਾਂ ਹੀ ਲਗਾਓ ਕਿ ਜਿਹਦੇ ਨਾਲ ਜਾ~ ਮਤਲਬ ਕਿ ਕੋਈ ਵੀ ਹੋਏ ਭਾਵੇਂ ਚੂਹੇ ਬਿੱਲੀਆਂ ਕੋਈ ਵੀ ਆ ਕੇ ਉਹਨਾਂ ਨੂੰ ਇਹ ਨਾ ਹੋਏ ਕੁਛ ਮਿਲੇ ਹੀ ਨਾ ਇਹੋ ਜਿਹੀ ਜਗ੍ਹਾ ਕਿ ਜਿੱਥੇ ਲੁੱਕੀਏ ਉਹ ਚੁੱਪ ਆਰਾਮ ਨਾਲ ਬਾਹਰ ਚਲੇ ਜਾਣਗੇ,

ਹਾਂਜੀ ਸਾਨੂੰ setting ਹੀ ਏਦਾਂ ਦੀ ਰੱਖਣੀ ਚਾਹੀਦੀ ਹੈ ਥੋੜ੍ਹੀ ਜਿਹੀ ਯਾਰ ਮੇਰੀ ਗੱਲ ਸੁਣ ਕੋਕਰੋਚ ਨੀ ਹੁੰਦੇ ਸਾਡੀ ਕਿਚਨ 'ਚ ਚੂਹੇ ਵਗ਼ੈਰਾ ਆ ਜਾਂਦੇ ਹੈ ਕਿਉਂਕਿ ਅਸੀਂ ਨਾ ਜਿਹੜੀ kitchen ਹੈ ਨਾ ਉਹ ਹਜੇ ਸਾਡਾ ਥੋੜ੍ਹੀ ਦੇਰ ਹੀ ਹੋਈ ਆ ਬਣਾਏ ਤੇ ਆਪਾਂ ਹਜੇ ਪਲਸਤਰ ਨਹੀਂ ਕਰਾਏਦਾ ਤੇ ਉਹ ਨਾ ਥੋੜ੍ਹੀ ਜਿਹੀ space ਵਗ਼ੈਰਾ ਜਿਸ ਤਰ੍ਹਾਂ ਹੁੰਦੀ ਆ ਨਾ ਜਦੋਂ ਲੈਂਟਰ ਜਿਹਾ ਪਾਉਂਦੇ ਆ ਉਹਦੇ ਛੇਦ ਵਗ਼ੈਰਾ ਜਿਹੇ ਹੁੰਦੇ ਆ ਉੱਥੇ ਕਿਸੇ time ਆ ਜਾਂਦੇ ਆ ਪਰ ਚਲੇ ਵੀ ਜਾਂਦੇ ਆ ਬਸ ਇਹੀ problem ਹੈ ਤੇ ਹੁਣ ਆਪਾਂ ਜਦੋਂ ਦੁਬਾਰਾ ਥੋੜ੍ਹੀ ਦੋ ਕੰਮ ਦੋ ਤਿੰਨ ਮਹੀਨਿਆਂ ਬਾਅਦ ਕੰਮ ਹੋਣਾ ਅਸੀਂ ਸਾਰਾ cover ਕਰ ਦੇਣਾ ਹੈ ਤੇ ਜਦੋਂ ਆਪਾਂ ਸਾਰਾ ਮਤਲਬ ਕਿ ਘਰ ਦੀ ਦੁਬਾ~ ਆਪਾਂ ਹੁਣ ਆਪਾਂ double ਬਣਾਉਣਾ ਨਾ ਤੇ ਹੁਣ ਆਪਾਂ ਉਹ ਸਮਾਨ ਓਨਾ ਕੁ ਰੱਖਣਾ ਹੈ ਕਿ ਜਦੋਂ ਸਮਾਨ ਨਾ ਹੋਏ ਤੇ ਸਾਨੂੰ but setting ਦਾ ਮਤਲਬ ਕਿ ਪਤਾ ਲੱਗ ਜਾਏ ਕਿ ਸਾਨੂੰ problem ਨਾ ਹੋਏ ਤੇ ਓਨਾ ਹੀ ਸਮਾਨ ਰੱਖਣਾ ਜ਼ਰੂਰੀ ਚੀਜ਼ਾਂ ਇਹ ਨੀ ਕਿ ਉਹ ਵੀ ਰੱਖ ਲਿਆ ਉਹ ਵੀ ਰੱਖ ਲਿਆ ਹਨਾ ਜ਼ਿਆਦਾ ਸਮਾਨ ਨੀ ਰੱਖਣ।

ਹਾਂ ਪਤਾ ਹੈ ਇਸ ਤਰ੍ਹਾਂ ਕੀ ਹੁੰਦਾ ਹੈ ਇਸ ਤਰ੍ਹਾਂ ਸਾਨੂੰ ਫਿਰ ਕੁੱਝ ਖ਼ਾਸ time ਚਾਹੀਦਾ ਹੁੰਦਾ ਪੂਰਾ ਦਿਨ ਚਾਹੀਦਾ ਹੁੰਦਾ ਹੈ ਫਿਰ ਆਪਾਂ ਕਹਿੰਦੇ ਹਾਂ ਕਿ ਸਾਡੇ ਨਾਲ ਕੋਈ ਲੱਗੇ ਸਫ਼ਾਈ ਕਰਨ ਆਪਾਂ ਫਿਰ ਕਰਾਂਗੇ ਤੇ ਜੇ ਆਪਾਂ ਰੱਖਾਂਗੇ ਸਮਾਨ ਉਸ ਤਰ੍ਹਾਂ ਕਿ ਸਾਨੂੰ ਵੀ ਸਫ਼ਾਈ ਕਰਨ 'ਚ easily ਹੋ ਜਾਏ

ਹਮ ਤੇ ਉਹ ਫਿਰ ਅੱਜ ਕੱਲ੍ਹ ਮਤਲਬ ਕਿ ਉਹ ਜਿਹੜਾ ਚੱਲਿਆ ਹੈ ਕੀ ਕਹਿੰਦੇ spray ਚੱਲੀ ਆ tiles ਵਾਸਤੇ ਉਹਦਾ use ਕਰ ਲੈਣਾ ਚਾਹੀਦਾ ਹੈ ਤੇ ਜਾਂ ਫਿਰ ਸਾਨੂੰ mostly ਨਾ ਪਤਾ ਕੀ ਕਰਨਾ ਚਾਹੀਦਾ ਹੈ ਸਾਨੂੰ ਕਦੇ ਵੀ light colour 'ਚ ਜਿੱਦਾਂ ਹੋ ਗਈ ਨਾ ਪੂਰੀ white ਵਿੱਚ

ਕਿ ਜ਼ਿਆਦਾ ਉਹ ਹੈ ਠੀਕ ਹੈ ਸਫ਼ਾਈ ਤੇ ਉਹ ਕਰਨੀ ਕਰਨੀ ਹੈ ਪਰ ਕੀ ਇੱਕ colour ਵੀ ਏਦਾਂ ਦਾ ਹੁੰਦਾ ਨਾ ਕਿ ਆਪਾਂ ਜ਼ਰਾ ਜਿਹਾ ਵੀ ਚੱਲਾਂਗੇ ਤੇ ਉਹ ਏਦਾਂ ਲੱਗਦਾ ਨਾ ਕਿ ਬੜਾ ਹੀ ਉਹ ਜਿਹਾ ਲੱਗਦਾ ਗੰਦਾ।

ਹਾਂਜੀ ਹਾਂਜੀ ਪਰ ਨਹੀਂ ਉਹ ਪਤਾ ਕੀ ਕਰਨਾ ਚਾਹੀਦਾ ਹੈ ਸਾਨੂੰ ਨਾ ਜ਼ਿਆਦਾ ਜ਼ਿਆਦਾ ਨਹੀਂ ਇੱਕ ਵਾਰੀ ਜ਼ਿਆਦਾ ਯਾਰ ਰਾਸ਼ਣ ਨਹੀਂ ਲੈ ਲੈਣਾ ਚਾਹੀਦਾ ਸਾਨੂੰ ਮਤਲਬ ਕਿ ਆਪਣੇ ਹਿਸਾਬ ਦੇ ਨਾਲ ਹੀ ਜਿੰਨਾ ਮਹੀਨੇ ਦੇ accordingly ਰੱਖਣਾ ਚਾਹੀਦਾ ਜਾਂ ਪੰਦਰਾਂ ਦਿਨ ਦਾ ਰਾਸ਼ਣ ਪਾਉਣਾ ਚਾਹੀਦਾ। ਕਈ ਵਾਰ ਤਾਂ ਸਾਡੇ ਸਾਡੀ ਮੂਰਖਤਾ ਹੁੰਦੀ ਆ ਆਪਾਂ ਮਹੀਨੇ ਮਹੀਨੇ ਦੋ ਦੋ ਮਹੀਨੇ ਦਾ ਇਕੱਠਾ ਲੈ ਆਉਂਦੇ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕੀੜਾ ਫਿਰ ਲੱਗੇਗਾ ਹੀ।

ਉਹ ਵੀ ਸਾਫ਼ ਕਰਨਾ ਹਾਂਜੀ ਤੁਹਾਨੂੰ ਦੱਸਿਆ ਤੇ ਹੈ ਕਿ ਗਰਮ ਪਾਣੀ ਪਾ ਕੇ ਤੇ baking soda ਪਾ ਕੇ ਡੱਬੇ ਸਾਫ਼ ਕਰ ਲਿਆ ਕਰੋ ਨਾ ਤੇ ਜਿਹੜੇ ਜਿੱਦਾਂ ਰਾਸ਼ਣ ਵਗ਼ੈਰਾ ਜਿੱਦਾਂ ਦਾਲਾਂ ਵਗ਼ੈਰਾ ਨਾ ਬਹੁਤੀਆਂ overload ਨੀ ਮੰਗਵਾਉਣੀਆਂ ਠੀਕ ਹੈ ਨੋਰਮਲੀ ਮੰਗਵਾਉਣੀਆਂ ਕਿ ਚਲੋ ਸਾਨੂੰ ਵੀ ਨਾ problem ਹੋਏ ਵਾਰ ਵਾਰ ਬਾਹਰ ਜਾਣ ਦੀ ਪਰ ਕਈ ਹੱਦ ਤੋਂ ਵੱਧ ਹੀ ਮਤਲਬ ਕਿ ਇਕੱਠਾ ਮੰਗਵਾ ਕੇ ਰੱਖ ਲੈਂਦੇ ਆ ਜਿਹੜਾ ਨਹੀਂ ਫਿਰ ਉਹ ਖ਼ਰਾਬ ਹੀ ਹੋਏਗਾ ਫਿਰ ਉਹ ਸਾਡੇ ਵੀ ਨੀ ਕੰਮ ਆਏਗਾ, ਕਿਸੇ ਹੋਰ ਦੇ ਵੀ ਨੀ ਕੰਮ ਆਏਗਾ।

ਹਮ ਹੋਰ ਕਿੱਦਾਂ ਚੱਲਦੇ ਸਭ ਘਰ ਵਧੀਆ ਨਾ ਮਾਰਿਓ ਚੱਕਰ ਫਿਰ ਕਿਸੇ ਦਿਨ ਹਾਂ ਤੇ ਕੀ ਨਾਂ ਲੈਂਦੇ ਉਹਨਾਂ ਨੂੰ ਦੀਦੀ ਫਿਰ ਹਾਂ ਹੈਲੋ ਰਿੱਧੀ ਉਹ ਰਿੱਧੀ ਹਾਂ ਮੈਂ ਕਿਹਾ ਕਿਸੇ ਦਿਨ ਮਾਰਿਓ ਚੱਕਰ ਚਲੋ ਠੀਕ ਹੈ ਫਿਰ ਮੈਨੂੰ ਯਾਰ ਕਿਸੇ ਦਿਨ ਆਇਓ ਫਿਰ ਮੈਨੂੰ ਕੰਮ ਸੀਗਾ ਕੋਈ ਜ਼ਰੂਰੀ।

ਤੁਹਾਡੀ ਪੂਰੀ ਮੱਦਦ ਹੋਊਗੀ ਨਿਸ਼ਚਿੰਤ ਰਵੋ ਕੀ ਮੈਂ ਤੁਹਾਡਾ ਨਾਮ ਜਾਣ ਸਕਦਾ ਸਤ ਸ਼੍ਰੀ ਅਕਾਲ ਜੀਓ ਫਾਇਬਰ ਵਿੱਚ ਟੋਹੜਾ ਸਵਾਗਤ ਹੈ ਮੇਰਾ ਨਾਮ ਅਰੁਣ ਹੈ ਦਸੋ ਮਈ ਟੋਹਦੀ ਕੀੜਾ ਦੀ ਮਦਾਦ ਕਰ ਸਕਦਾ ਹੈ? ਆਹ ਰਵੀਨਾ ਮੈਮ ਆਹ ਰਵੀਨਾ ਜੀ ਨਾ ਦੱਸਣ ਦੇ ਵਾਸਤੇ ਧੰਨਵਾਦ ਕੀ ਮੈਂ ਤੁਹਾਡਾ ਜੀਓ ਫਾਈਬਰ ਨੰਬਰ ਜਾਣ ਸਕਦਾ? ਧੰਨਵਾਦ ਜਾਣਕਾਰੀ ਦੇ ਵਾਸਤੇ ਮੈਂ ਹੁਣ ਸਿਸਟਮ ਵਿੱਚ ਚੈੱਕ ਕਰਕੇ ਦੱਸ ਰਿਹਾ ਆ ਜਿੱਦਾਂ ਕੇ ਮੈਂ ਆ ਵੇਖ ਪਾ ਰਿਹਾ ਆ ਓਥੇ ਦੀ ਆ ਥੋੜੀ ਸਿਗਨਲ ਬਿਲਕੁਲ ਠੀਕ ਆ ਰਹੀ ਆ ਸਾਡੇ ਸਿਸਟਮ ਵਿੱਚ ਮੈਨੂੰ ਮੈਂ ਜਿੱਦਾਂ ਦੇਖ ਪਾ ਰਿਹਾ ਸਿਸਟਮ ਵਿੱਚ ਥੋਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਆਪਣੇ ਰਾਊਟਰ ਦਾ ਪਾਵਰ ਬਟਨ ਓਫ ਕਰਕੇ ਓਨ ਕਰਕੇ ਦੇਖੋ ਰਵੀਨਾ ਜੀ ਕੀ ਤੁਸੀਂ ਮੈਨੂੰ ਸੁਨ ਪਾ ਰਹੇ ਓ ਹੈਲੋ ਰਵੀਨਾ ਜੀ ਰਵੀਨਾ ਜੀ ਕੀ ਤੁਸੀਂ ਮੈਨੂੰ ਸੁਨ ਪਾ ਰਹੇ ਆ ਆਵਾਜ਼ ਆ ਰਹੀ ਆ ਹੈਲੋ ਹੈਲੋ ਰਵੀਨਾ ਜੀ ਮੈਂ ਦੱਸ ਰਿਹਾ ਸੀ ਕੀ ਤੁਸੀਂ ਆਪਣੇ ਰਾਊਟਰ ਦਾ ਬਟਨ ਓਫ ਕਰਕੇ ਓਨ ਕਰਨ ਰਵੀਨਾ ਜੀ ਮੈਂ ਤੁਹਾਨੂੰ ਦੱਸਣਾ ਚਾਵਾਂਗਾ ਜਦੋ ਤੱਕ ਰਾਊਟਰ ਓਫ ਕਰਕੇ ਓਨ ਨਹੀਂ ਕਰੋਗੇ ਤੁਸੀਂ ਓਦੋ ਤੱਕ ਕੰਪਲੈਂਟ ਨੋਟ ਨਹੀਂ ਲਾਈਕ ਨਹੀਂ ਹੋ ਪਾਊਂਗਾ ਰਵੀਨਾ ਜੀ ਮੈਂ ਤੁਹਾਡੇ ਤੋਂ ਮਾਫੀ ਚਾਣਾ ਆ ਇਸ ਸੁਵਿਧਾ ਦੇ ਵਾਸਤੇ ਜਦੋ ਤਕ ਤੁਸੀਂ ਆਪਣਾ ਰਾਊਟਰ ਓਫ ਕਰਕੇ ਓਨ ਨਹੀਂ ਕਰੋਗੇ ਤੇ ਮੈਂ ਤੁਹਾਡੀ ਕੰਪਲੇਂਟ ਨੋਟ ਨਹੀਂ ਕਰ ਸਕਦਾ ਜੀ ਰਵੀਨਾ ਜੀ ਤੁਸੀਂ ਹੁਣ ਓਫ ਕਰਕੇ ਓਨ ਕਰਨਾ ਆ ਹੋਰ ਫੇਰ ਮੈਨੂੰ ਦੱਸਣਾ ਆ ਜਦੋ ਉਹ ਗ੍ਰੀਨ ਲਾਈਟ ਸਟੇਬਲ ਜਾਏ ਤਾ ਤੁਸੀਂ ਮੈਨੂੰ ਆ ਦੱਸ ਦਿਓ ਮੈਂ ਸਿਸਟਮ ਵਿਚ ਚੈੱਕ ਕਰਕੇ ਤੁਹਾਡੀ ਕੰਪਲੇਂਟ ਨੂੰ ਨੋਟ ਕਰਦਾ ਆ ਜੀ ਮੈਂ ਵੇਟ ਕਰ ਰਿਹਾ ਤੁਸੀਂ ਬੇਫਿਕਰ ਰਹੋ ਜਦੋ ਗ੍ਰੀਨ ਲਾਈਟ ਸਟੇਬਲ ਹੋ ਜਾਏ ਓਦੋ ਮੈਨੂੰ ਦੱਸਿਓ ਜਦੋ ਸਟੇਬਲ ਹੋ ਜਾਏ ਫੇਰ ਦਸਿਓ ਮੈਨੂੰ ਸਿਸਟਮ ਵਿੱਚ ਚੈੱਕ ਕਰਕੇ ਤੁਹਾਨੂੰ ਰਵੀਨਾ ਜੀ ਹੁਣ ਦੱਸਦਾ ਆ ਜਿੱਦਾਂ ਕਿ ਮੈਂ ਵੇਖ ਪਾ ਰਿਹਾ ਆ ਓਥੋਂ ਦੀ ਤਾ ਸਬ ਸਹੀ ਆ ਸਿਗਨਲ ਸਟਰੈਨਥ ਵੀ ਸਹੀ ਆ ਰਹੀ ਆ ਨੈੱਟਵਰਕ ਵੀ ਪ੍ਰੋਪਰ ਆ ਮੈਂ ਤੁਹਾਡੀ ਆਹ ਕੰਪਲੇਂਟ ਨੋਟ ਕਰ ਲੈਣਾ ਆ ਮੈਂ ਤੁਹਾਡੀ ਕੰਪਲੇਂਟ ਨੋਟ ਕਰ ਦਿੱਤੀ ਆ

ਉਹ ਪਹਿਲਾ ਤੋਂ ਕਾਲ ਕਾਰਦਾਂਗੇ ਤੁਹਾਨੂੰ ਸਬ ਸਮਝਾ ਸਬ ਸਮਜਦੂੰਗਾ ਕਿ ਕੀ ਦਿੱਕਤ ਆ ਰਹੀ ਆ ਤੁਹਾਡੇ ਰਾਊਟਰ ਦੇ ਵਿੱਚ ਕੰਨੈਕਸ਼ਨ ਵਿੱਚ ਤੇ ਵਾਇਰ ਵਿੱਚ ਵੀ ਕੀ ਕੋਈ ਹੋਰ ਤਰਾਹ ਦੀ ਮੈਂ ਤੁਹਾਡੀ ਮੱਦਦ ਕਰ ਸਕਦਾ ਆ ਹੋਰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਜੀਓ ਫਾਈਬਰ ਦੇ ਬਾਰੇ ਬਿਲਕੁਲ ਮੈਮ ਮੈਂ ਦੱਸਣਾ ਚਾਵਾਂਗਾ ਤੁਹਾਨੂੰ ਕੀ ਜਦ ਖੋਲੋਗੇ ਓਦੇ ਵਿੱਚ ਜੀਓ ਫਾਈਬਰ ਵਿੱਚ ਜਾਓਗੇ ਜੀਓ ਫਾਈਬਰ ਵਿੱਚ ਜਾਣ ਤੋਂ ਬਾਅਦ ਲਿਫਟ ਸਾਈਡ ਵਿੱਚ ਓਪਸ਼ਨ ਵਿੱਚ ਆਊਂਗਾ ਤੁਸੀਂ ਉਸ ਵਿੱਚ ਕਲਿਕ ਕਰੋਗੇ ਓਦੇ ਵਿੱਚ ਰਡੀਮ ਕੁਪੋਨ ਦਾ ਓਪਸ਼ਨ ਆ ਜਾਊਂਗਾ ਤੁਸੀਂ ਉਸ ਵਿੱਚ ਕਲਿਕ ਕਰਨ ਤੇ ਆ ਕਰੋਗੇ ਓਦੇ ਵਿੱਚ ਰਡੀਮ ਕੁਪੋਨ ਦਾ ਓਪਸ਼ਨ ਓਕੇ ਓਕੇ ਹੋਰ ਮੇਰੀ ਕੰਪਲੇਂਟ ਨੂੰ ਨੋਟ ਕਰੋ ਪਲੀਸ ਹੈਲੋ ਥੋਡੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ ਕਿ ਕੀ ਦਿੱਕਤ ਆ ਰਹੀ ਆ ਤੁਹਾਡੇ ਰਾਊਟਰ ਦੇ ਵਿੱਚ ਕੰਨੈਕਸ਼ਨ ਵਿੱਚ ਤੇ ਵਾਇਰ ਵਿੱਚ ਵੀ

ਅਮ ਹਾਂਜੀ ਰਮਨ ਜੀ ਮੈਂ ਨਾ ਇੱਕ ਅਮ ਮੰਗਾਇਆ ਸੀ ਕਿ ਕਹਿੰਦੇ ਹੁੰਦੇ ਨੇ ਤੁਸੀਂ ਕਿਥੋਂ ਬੋਲਦੇ ਊ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਮੈਂ ਨਾ ਤੁਹਾਡੀ ਅਵਾਜ ਮੈਨੂੰ ਸਮਾਜ ਜੀ ਨੀ ਆਈ ਹੈਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ logistic ਵਾਲੇ ਤੋਂ ਗੱਲ ਕਰ ਰਹੇ ਹੋ ਅੱਛਾ ਅੱਛਾ ਮੈਂ ਜੀ ਤੁਹਾਨੂੰ ਜੀ ਆਪ ਨਾ ਦੱਸਣ ਲੱਗੀ ਆ ਮੇਰੇ ਇਥੇ ਘਰ ਨਾ ਥੋੜੇ company ਤੋਂ ਦੋ ਬੰਦੇ ਆਏ ਸੀ ਕਹਿੰਦੇ ਮੇਰੇ ਭਰਾ ਨੇ ਕੋਈ book ਕਰਵਾਇਆ ਹੋਇਆ ਏ ਕੋਈ ਸੰਦੂਕੜੀ ਇੱਕ ਪੇਟੀ ਤੇ ਮੈਂ ਕਿਹਾ ਮੈਡਮ ਮੈਂ ਗ਼ਲਤੀ ਨਾਲ ਕਹਿਤਾ ਜੇ ਬੀ ਨਹੀਂ ਕਰਵਾਇਆ ਹੈਗਾ ਤਾ ਵਾਪਸ ਚਲੇ ਗਏ ਤੇ ਬਾਅਦ ਚ ਮੇਰੇ ਭਰਾ ਨੇ ਮੈਨੂੰ ਝਿੜਕਾਂ ਦੇ ਦੇ ਕੇ ਇਹਨਾ ਖਿੱਜੇ ਕਹਿੰਦੇ ਮੈਂ ਹੀ ਬੁਲਾਇਆ ਤਾ ਤੇ ਹੁਣ ਕਹਿੰਦਾ ਗੁੱਸੇ ਹੋਇਆ ਜੀ ਮੈਂ ਤਾਂਹੀ ਤੁਹਾਡੇ ਨਾਲ ਗੱਲ ਕਰਨ ਇਥੇ ਲੱਗੀ ਆ ਵੀ ਭਾਈ ਤੁਸੀਂ ਸਾਡਾ ਓਥੇ ਮਤਲਬ ਪਹੁੰਚਾ ਦੋ ਜੋ ਸਾਮਾਨ ਹੈਗਾ ਓਥੋਂ ਲੈ ਕੇ ਚਲੇ ਜੋ ਠੀਕ ਏ ਨਾ ਹਾਂਜੀ ਹਾਂਜੀ ਮੈਂ ਇੱਦਾਂ ~ਇੱਦਾਂ ਕਹਿ ਰਹੀ ਆ ਕੇ ਨਾ ਮੇਰੇ ਨਾ ਅਮ ਭਰਾ ਦੇ ਨਾ ਜਿਹੜੇ ਇੱਕ ਸੰਦੂਕੜੀ ਸੀਗੀ ਨਾ ਤੇ ਇੱਕ ਨਾ ਉਹ ਕਿ ਕਹਿੰਦੇ ਹੁੰਦੇ ਨੇ ਲੋਹੇ ਦੀ ਪੇਟੀ ਜਹੀ ਨਾ ਉਹ ਥੋੜੇ company ਆਲੇ ਚਾਕ ਕੇ ਹੁਣ ਦੁਬਾਰਾ ਲੈਣ ਆ ਸਕਦੇਨੇ ਤੇ ਓਹਦੇ ਜੋ ਵੀ ਹੈਗਾ ਉਹ ਅਰਾਮ ਮਤਲਬ ਪੈਸੇ ਪੂਸੇ ਹੈਗੇ ਨੇ ਮੈਂ ਆਪੇ deliver ਕਰ ਦਊਂਗੀ ਓਦੇ ਪੈਸੇ ਕਰ ਦਊਂਗੀ ਮਤਲਬ ਜਿੰਨੇ ਵੀ ਪੈਸੇ ਹੈਗੇ ਨੇ ਅਮ ਉਹ please ਤੁਸੀ ਆ ਕੇ ਲੈ ਜੋ ਸਾਨੂੰ ਬਹੁਤ ਔਖਾ ਹੋਇਆ ਪਿਆ ਸਾਨੇ ਉਹ ਸਮਾਨ ਪਹੁੰਚਣਾ ਹਾਂਜੀ ਹਾਂਜੀ ਮੈਂ ਨਾ ਤੁਹਾਨੂੰ ਦੱਸਦੀ ਆ ਅਸਲ ਚ ਸੱਚ ਮੇਰੇ ਭਰਾ ਨੇ ਨਾ ਤੁਹਾਡੇ ਓਥੇ companyapp ਤੇ ਨਾ ਕਰਾਇਆ ਸੀ ਸਮਾਨ ਇਕ ਜਗਾਹ ਤੋਂ ਦੂਜੀ ਜਗਾਹ ਚਕਾਨਾ ਰਖਵਾਣਾ ਸੀ

ਤੇ ਹੁਣ ਮੇਰਾ ਭਰਾ ਬੋਲਣ ਲੱਗ ਗਿਆ ਕਿ ਹੁਣ ਤੇਰੀ ਜਿੰਮੇਵਾਰੀ ਹੈ ਤੂੰ ਬਲਾ ਓਹਨਾ company ਦੇ ਮੁੰਡਿਆਂ ਨੂੰ ਤੇ ਹੁਣ ਤੂੰ ਹੀ ਚਕਵਾ ਸਾਮਾਨ ਇਹ ਸਾਮਾਨ ਚਕਵਾ ਕੇ ਜੀ ਮੇਰੀ ਮਾਸੀ ਦ ਮੁੰਡਿਆਂ ਦੇ ਘਰੇ ਰੱਖਵਣਾ ਜੀ ਤੇ ਓਹਨਾ ਦਾ ਘਰੇ ਹੈ ਘਰ ਹੈਗਾ ਜੀ ਇਥੇ ਸਮਾਣਾ ਪਿੰਡ ਪਿੰਡ ਸਮਾਣਾ ਹੈ ਜੀ ਤੇ ਮੈਂ ਗੱਲ ਕਰ ਰਹੀ ਆ ਪਟਿਆਲੇ ਤੋਂ ਤੇ ਪਟਿਆਲਾ ਤੋਂ ਸਮਾਣਾ ਪਿੰਡ ਤੱਕ ਲੈ ਕੇ ਜਾਣਾ ਹੈ ਜੀ ਸਾਮਾਨ ਤੇ ਮੈਨੂੰ ਦੱਸ ਦੋ ਜੀ ਮੈਂ ਕਿਵੇਂ ਕਰਾਵਾਂ

ਹਮ ਹਮ ਹਮ ਨਹੀਂ ਮੈਨੂੰ ਅਫਸੋਸ ਆ ਜੀ ਮੈਂ ਇਸ ਤਰ੍ਹਾਂ ਕੀਤਾ ਤੇ next time ਨਹੀਂ ਹੋਊਗਾ ਜੀ

ਅਮ ਥੋਨੂੰ ਮੈਂ ਜੀ ਕਿਸ ਮਾਧਿਅਮ ਰਾਹੀਂ ਕਰੂੰਗੀ ਤੁਸੀ ਨਾ ਤੋਂ ਨਾ card ਮੈਂ ਤੁਹਾਨੂੰ ਕਰ ਦੂੰਗੀ ਥੋਨੂੰ ਮੈਂ ਨੰਬਰ ਦੱਸ ਦੂੰਗੀ ਤੇ ਫੇਰ ਮੈਂ ਥੋਨੂੰ ਜਿੰਨਾ ਵੀ ਹੋਊਗਾ ਉਹ ਕਰ ਦਊਂਗੀ ਇਥੋਂ payment ਠੀਕ ਆ ਨਾ ਹਾਂਜੀ ਹਾਂਜੀ ਤੇ ਹੁਣ ਮੈਨੂੰ ਇਹ ਦੱਸੋ ਕਿ ਤੁਸੀ ਜਿਹੜੀ ਸੇਵਾ ਮੈਨੂੰ ਦੇ ਰਹੇ ਹੋ ਓਹਦੀ ਕੋਈ ਤੁਹਾਡੀ company ਚ ਗਰੰਟੀ ਵਰਨਾਤੀ ਤਾਂ ਹੋਣੀ ਐ ਨਾ ਕੋਈ ਹੈ ਨਾ ਹਾਂਜੀ ਹਾਂਜੀ ਮੈਡਮ ਤੁਸੀ note ਕਰ ਲਾਓ ਸਮਾਂ ਹੈਗਾ ਮੇਰੇ ਇੱਕ ਤਾ ਸੰਦੂਕੜੀ ਹੈਗੀ ਸੰਦੂਕੜੀ ਜੀ ਹਾਂਜੀ ਹਾਂਜੀ ਉਹ ਦੋ by ਦੋ ਦੀ ਹੈ ਜੀ ਸੰਦੂਕੜੀ ਦੋ by ਦੋ ਦੀ ਹਾਂ ਹਾਂ ਤੁਸੀ ਤੁਸੀ ਇੱਕ ਮਿੰਟ ਹਾਂ ਹਾਂ ਹਾਂ ਓਹੀ ਤਾਂ ਮੈਂ ਲਿਖਵਾਉਣ ਦੀ ਕੋਸ਼ਿਸ਼ ਕਰ ਰਹੀ ਆ ਤੁਹਾਨੂੰ ਤੁਸੀ ਲਿਖ ਲੋ ਹੋਰ ਇੱਕ ਹੈਗੀ ਆ ਚੀਜ ਬਹੁਤ important ਆ ਜਰੂਰੀ ਚੀਜ ਆ ਉਹ ਹੈਗੀ ਆ ਪੇਟੀ ਲੋਹੇ ਦੀ

ਹਾਂ ਹਾਂ ਦੁਬਾਰਾ ਮੈਂ ਦੱਸਦੀ ਆ ਤੁਹਾਨੂੰ ਉਹ ਹੈਗਾ ਸੀ ਇੱਕ ਤਾਂ ਵੱਡੀ ਸਾਰੀ ਹੈਗੀ ਆ ਪੇਟੀ ਲੋਹੇ ਦੀ ਵੱਡੀ ਪੇਟੀ ਠੀਕ ਆ ਹਾਂ ਲੋਹੇ ਦੀ ਵੱਡੀ ਪੇਟੀ ਹੈਗੀ ਆ ਤੇ ਓਹਦੀ ਲੰਬਾਈ ਹੈਗੀ ਆ ਚਾਰ ਫੁੱਟ ਤੇ ਚੌੜਾਈ ਹੈਗੀ ਆ ਢਾਈ ਫੁੱਟ ਤੇ ਓਹਦਾ ਭਰ ਹੋਊਗਾ ਘੱਟੋਂ ਘੱਟ ਵੀਹ ਕ ਕਿੱਲੋ ਦਾ ਭਰ ਹੋਊਗਾ ਓਦਾਂ ਹਾਂਜੀ ਹੋਰ ਹਾਂਜੀ ਤੁਹਾਡੀ ਗਲ ਸਹੀ ਹੋ ਰਹੀ ਆ ਜੀ ਤੁਸੀ ਕਾਲ ਸਹੀ ਕੀਤੀ ਆ ਜੀ ਮੈ ਤੁਹਾਨੂੰ ਦੱਸਣਾ ਚਾਹਾਗੀ ਕੇ ਆ ਨਾ ਜੀ ਸਾਡੇ ਜਿਹੜੇ ਫੋਨ ਚ ਰਿਚਾਰਜ ਕਰਵਾ ਥਾ ਜੀ ਅਸੀਂ ਓ ਰਿਚਾਰਜ ਕਰਵਾਏ ਨੂੰ ਹਜੇ ਡੇਢ ਘੰਟਾ ਵੀ ਨਹੀ ਹੋ ਈ ਆ ਡੇਢ ਘੰਟਾ ਮੈ ਰਿਚਾਰਜ ਕਰਵਾ ਕੇ ਆ ਕੇ ਘਰ ਆਪਣੀ ਹਾਂਡੀ ਬਨਾਨ ਲਗੀ ਆ ਓ ਹਾਂਡੀ ਬਨਾਦੇ ਬਨਾਦੇ ਦੇਖ ਲਓ ਜੀ ਮੇਰੇ ਪੈਸੇ ਦੇਖ ਲਓ ਜੀ ਤੁਸੀ ਉਡਾ ਤੇ ਪੱਚੀ ਸੋ ਰੁਪਏ ਦਾ ਕਰਵਾ ਕੇ ਆਈ ਸੀਗੀ ਮੈ ਆਪਣੇ ਘਰਵਾਲੇ ਦੀ ਚੋਰੀ ਤੋਂ ਕੀ ਮੇਰੇ ਪੈਸੇ ਨਾ ਮੁਕਣ ਮੈ ਆਪਣਾ ਨੈਟ ਚਲੋਦੀ ਰਹਾਂ

ਮੇਰਾ ਸ਼ੁਭ ਨਾਮ ਹੈਗਾ ਜੀ ਪਲਕ ਸਬੀਨਾ ਬੇਗਮ ਜੀ ਮੇਰਾ ਈ ਨਾਮ ਏ ਮੈਨੂੰ ਘਰ ਚ ਪਲਕ ਕਹਿਦੇ ਨੇ ਮੋਬਾਇਲ ਨੰਬਰ ਦੱਸਣਾ ਪਉਗਾ ਜੀ ਹੁਣ ਹਾਂਜੀ ਲਿਖੋ ਛੱਬੀ ਅਠਾਈ

ਇਹਦੇ ਵਿਚ ਸੀ ਪੱਚੀ ਸੋ ਜੀ ਇਹ ਤਾ ਮੈ ਤੋਹਾਨੂ ਦੱਸਿਆ ਤਾਂ ਹੇਗਾ ਸੀ

ਬਾਕੀ ਜੀ ਪੱਚੀ ਸੋ ਦਾ ਕਰਵਾਇਆ ਸਾ ਦਸਿਆ ਤਾਂ ਹੇਗਾ ਮੇਨੂ ਹਜੇ ਡੇਢ ਘੰਟਾ ਵੀ ਨਹੀ ਹੋਈਆ ਆ ਗਾ ਘਰ ਆਈ ਨੂੰ ਪੱਚੀ ਸੋ

ਪੱਚੀ ਸੋ ਦਾ ਪਲੈਨ ਸੀ ਕਰਾਇਆ ਤੇ ਸਾਨੂ ਕਿ ਹੋ ਸਕਦਾ ਅਸੀਂ ਕਰਵਾ ਨਹੀਂ ਸਕਦੈ retailor ਨੇ ਐ ਕਿਆ ਵਾ ਜਿਹੜਾ ਤੁਹਾਡਾ ਰਿਚਾਰਜ ਵਾ ਅਹ ਜਿਹੜਾ ਤੁਹਾਡਾ ਰਿਚਾਰਜ ਵਾ ਇਹ ਚਲੇ ਗਿਆ ਹੁਣ ਪੂਰੇ ਡੇਢ ਸਾਲ

ਹਾਂ ਦੱਸਿਆ ਤਾਂ ਹੇਗਾ interntional ਕਾਲਾ ਕਰ ਸਕਦੇ ਹੋ ਜਿੰਨੀਆਂ ਸਨ Call

ਏਹ੍ਹ ਤਾਂ ਭਾਈ ਤੂੰ ਗ਼ਲਤ ਗੱਲ ਕਰ ਰਹਿਆ

ਤੁਸੀ ਪਹਿਲਾ ਹੀ decide ਕਰਲੋ ਤੁਸੀ ਦਵੋ ਗੇ ਕੀ ਤੁਹਾਨੂੰ ਅੱਪ ਹੀ ਨੀ ਪਤਾ ਹੇਗਾ

ਧਰਤੀ ਦੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਂਦ ਉੱਚੀ ਹੋਣ ਦਾ ਵੱਡਾ ਕਾਰਨ ਉਥੇ ਬੋਧੀ ਕਲਾ ਵਾਲਾ ਸਮਾਜ ਹੈ ਨਰੋਏ ਵਿਅਕਤੀ ਨਾਲ ਅਤੇ ਨਰੋਏ ਸਮਾਜ ਦੀ ਸਿਰਜਣਾ ਹੈ ਇਹ ਸਮਾਜ ਵਿਚ ਹੋਰ ਬੁਰਾਈਆਂ ਨਾਲ ਸ਼ਰਾਬ ਤੋਂ ਲੈ ਕੇ ਅਫੀਮ ਭੁੱਕੀ ਸਮੈਕ ciggrette ਨਸ਼ੇ ਦੀਆਂ ਪ੍ਰਦਾਰਥਾਂ ਦਵਾਈ ਦਾ ਸੇਵਨ ਵਿਅਕਤੀ ਨਿਜ ਤੂੰ ਲੈ ਕ ਦੀ ਪਰਿਵਾਰਕ ਅਤੇ

ਵਿਅਕਤੀ ਦੀ ਆਪਣੀ ਸੋਚ ਉੱਚੀ ਸੁੱਚੀ ਅਤੇ ਮਨੋਬਲ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਬੁਰਾਈਆਂ ਨਾਲ ਬੱਚਿਆ ਅਤੇ ਚੌਗਿਰਦੇ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ ਇਹ ਮੰਦਭਾਗਾ ਤੇ ਬਚਣਦੇ ਅਤੇ ਨਸ਼ਾ ਗ੍ਰਸਤ ਵਿਅਕਤੀਆਂ ਨੂੰ ਸੂਬੇ ਦੀ ਪ੍ਰੇਰਣਾ ਦੇ ਸਹਿਯੋਗ ਰਾਹੀਂ ਦਲਦਲ ਵਿੱਚੋਂ ਬਾਹਰ ਕੱਢਣ ਦੀ ਹੈ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਜਦੋਂ ਸਮਾਜ ਦੀ ਕੋਈ ਧਿਰ ਨਜ਼ਰ ਅੰਦਾਜ਼ ਕਰ ਦਿੰਦੀ ਹੈ ਅਤੇ ਉਸ ਦੇ ਸੁਧਾਰ ਲਈ ਸਾਰਥਕ ਯਤਨ ਨਹੀਂ ਕਰਦੀ ਇੱਕ ਤਾਂ ਇਹ ਅਸਮਤ ਰੁਕਣ ਦੀ ਵਧਦੀ ਹੈ ਇਸ ਬੁਰਾਈ ਦੀ ਰੋਕਥਾਮ ਲਈ ਸਵੈ ਵਿਸ਼ਵਾਸ਼ ਦ੍ਰਿੜ ਆਧੁਨਿਕ ਮਨੋਵਿਗਿਆਨਿਕ ਡਾਕਟਰੀ ਸਹਾਇਤਾ ਪ੍ਰਸ਼ਾਸਨ ਸਰਕਾਰਾਂ ਅਤੇ ਸਮਾਜ ਦੇ ਸਕਾਰਾਤਮਕ ਉਪਰਾਲਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਸੁੱਚ ਇਹ ਕਿ ਜੇਕਰ ਮਨ ਦਾ ਇਰਾਦਾ ਦ੍ਰਿੜ ਹੈ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਲਗਾ ਸਕਦੀ ਨਸ਼ਾ ਉਦੋਂ ਲੱਗਦਾ ਹੈ ਜਦੋਂ ਵਿਅਕਤੀ ਖੁਦ ਨੂੰ ਆਪਣੇ ਆਪ ਮਾਨਸਿਕ ਤੋਰ ਤੇ ਕਮਜ਼ੋਰ ਕਰ ਲੈਂਦਾ ਹੈ ਇਸ ਵਿਸ਼ੇ ਦੀ ਜੇਕਰ ਕਹਾਣੀ ਨੂੰ ਪ੍ਰੀਖਿਆ ਕੇਂਦ੍ਰਿਤ ਵਿਚਾਰਨ ਅਤੇ ਧਾਰਨ ਬਣਾਇਆ ਜਾ ਰਿਹਾ ਹੈ ਕਹਾਣੀ ਦਾ ਦੁਖਾਂਤ ਨਸ਼ੇ ਨਸ਼ੇ ਦੇ ਸਮਾਜ ਬੁਰਾਈਆਂ ਤੋਂ ਦੂਰ ਰਹਿਣ ਦਾ ਰਾਹ ਦਿਖਾਵੇਗੀ ਮਿਲਣ ਅਤੇ ਅਸਲ ਵਿਚ ਮੈਂ ਆਪਣੇ ਸਹੁਰਿਆਂ ਨੂੰ ਗਈ ਸੀ ਉਸ ਨੇ ਸੋਚਿਆ ਕਿ ਆਪਣੀ ਪਤਨੀ ਅਤੇ ਵਿਦੇਸ਼ ਗਏ ਜਹਾਨੋਂ ਤੁਰ ਗਏ ਪੁੱਤ ਦੇ ਅਫਸੋਸ ਵੀ ਕਰਾਗਾ ਦੇਖਿਆ ਭੂਆ ਤੁਸੀ ਵੀਚਾਰਿ ਅੰਤਰਿ ਦੁਖੀ ਸੀ ਭੂਆ ਨੇ ਰੋ-ਰੋ ਕੇ ਅੱਖਾਂ ਸਜਾਇਆ ਹੋਇਆ ਸੀ ਮੈਂ ਸੋਚਿਆ ਕਿ ਪੁੱਤ ਤੁਰ ਜਾਣ ਦੇ ਦੁੱਖ ਦਾ ਫੋਨ ਆਇਆ ਮਾਂ ਨੂੰ ਪੁੱਤ ਜਾਨੋਂ ਵੱਧ ਪਿਆਰੇ ਹੁੰਦੇ ਨੇ ਰੱਬ ਨੂੰ ਵੀ ਤਰਸ ਆਇਆ ਕਦੇ ਜਵਾਨੀ ਵਿਚ ਹੀ ਉੱਤਰ ਹੁੰਦਾ ਹੈ ਇਹ ਬੋਲ ਬੋਲ ਕੇ ਹੀ ਸਨ ਉਹ ਮਾਰ ਮਾਰ ਕੇ ਰੋਏ ਭੂਆ